ਇਸ ਤਸਵੀਰ ਵਿੱਚ ਡਾਕਟਰ ਭੱਟੀ ਡੋਗ੍ਸ ਫੈਕਟ ਕਲੀਨਿਕ ਦੀ ਦੁਕਾਨ ਦਿਖਾਈ ਦੇ ਰਹੀ ਹੈ।

ਤੇ ਉਸਦੇ ਨਾਲ ਹੀ ਇੱਕ ਹੋਰ ਦੁਕਾਨ ਵੀ ਹੈ।

ਸੈਨਿਟ੍ਰੀ ਸਮਾਨ ਦੀ ਸ਼ੌਪ ਦੇਖ ਰਹੇਂ ਹਾਂ ਜਿਸ ਵਿੱਚ ਕੂ--

ਤਸਵੀਰ ਦੇ ਵਿੱਚ ਅਸੀਂ ਇੱਕ ਕਾਫੀ ਵੱਡੀ ਫੈਕਟਰੀ ਦੇਖ ਰਹੇ ਹਾਂ।

ਇਸ ਤਸਵੀਰ ਦੇ ਵਿੱਚ ਅਸੀਂ ਇੱਕ ਕਾਫੀ ਖੁੱਲਾ ਮੈਦਾਨ ਦੇਖ ਰਹੇ ਹਾਂ।

ਕਾਫੀ ਸਾਰੇ ਲੜਕੇ ਕ੍ਰਿਕਟ ਖੇਡ ਰਹੇ ਹਨ।

ਬਣਾਈਆਂ ਹੋਈਆਂ ਨੇ ਤੇ ਵਿੱਚ ਕੁਛ ਚੀਜ਼ਾਂ ਉਗਾਈਆਂ ਹੋਈਆਂ ਨੇ ਤੇ ਕਿਆਰੀਆਂ ਨੂੰ--

ਪਾਰਕ ਦੇ ਵਿੱਚ ਛੋਟੇ ਛੋਟੇ ਬੂਟੇ ਲੱਗੇ ਹੋਏ ਹਨ।

ਏ ਐਸ ਕੇ ਟਿਊਸ਼ਨ ਸੈਂਟਰ ਦਾ ਬੋਰਡ ਲੱਗਾ ਹੋਇਆ ਹੈ।

ਤੇ ਇੱਕ ਔਰਤ ਜੋ ਪੀਲੇ ਰੰਗ ਦੀ ਚੁੰਨੀ ਲੈਕੇ ਅਪਨੇ ਬੱਚੇ ਦੇ ਨਾਲ ਬਾਹਰ ਖੜੀ ਹੋਈ ਹੈ।

ਜਿੱਸ ਵਿੱਚ ਕਾਫੀ ਸਾਰੇ ਬੰਦ ਗੋਭੀ ਦੇ ਫੁੱਲ--

ਮੇਜ ਦੇ ਉੱਤੇ ਇੱਕ ਨੀਲੇ ਰੰਗ ਦਾ ਗੁਲਦਸਤਾ ਪਿਆ ਹੈ ਜਿਸ ਵਿੱਚ ਪੀਲੇ ਰੰਗ ਦੇ ਫੁੱਲ ਰੱਖੇ ਹਨ।